ਤਿੰਨ ਦੂਣੀ ਛੇ ਪੱਚੀ ਤੀਆ ਪਜੱਤਰ ਸੱਤ point ਪੰਜ ਆ ਗਿਆ ਪਹਿਲਾ ਤਰੀਕਾ ਸੱਤ point ਪੰਜ ਹੈਗਾ ਕਿਤੇ ਹੈਗਾ ਜੀ, ਪਹਿਲਾ ਤਰੀਕਾ ਇਹ ਹੈਗਾ ਸ਼ੁਰੂ ਵਾਲਾ ਤਰੀਕਾ ਜਵਾਕਾਂ ਵਾਲਾ ਤਰੀਕਾ। ਅਗਲਾ ਤਰੀਕਾ ਕੀ ਹੈ ਇੰਨਾ time ਤਾਂ ਸਾਡੇ ਕੋਲ ਹੈ ਹੀ ਨੀ ਮੰਨ ਕੇ ਚੱਲੋ ਤਾਂ ਫਿਰ ਅਸੀਂ ਕੀ ਕਰੀਏ ਫਿਰ ਅਸੀਂ ਕੀ ਕਰਨਾ ਬੱਚਿਓ, ਫਿਰ ਅਸੀਂ ਇੱਕ ਗੱਲ ਦੇਖੋ ਵੀ ਜਦੋਂ ਆਪਾਂ ਕਹਿੰਦੇ ਹਾਂ parallel ਦੇ ਵਿੱਚ ਨੇ ਜੇ ਆਹ ਇਹਦੀ ਗੱਲ ਕਰੀਏ ਇੱਕ ਤਾਂ ਆਹ ਰਸਿਸਟੈਂਸਾਂ ਦੇਖੋ ਅੱਛਾ ਕਰੰਟ ਦੀ ਮੰਜ਼ਿਲ ਕਿਹੜੀ ਹੁੰਦੀ ਹੈਗੀ ਤਾਂ ਜਿਹੜਾ ਤੁਹਾਡੇ ਇੱਥੋਂ ਚੱਲਿਆ ਗਾ ਇੱਥੇ ਕਿਹੜਾ ਕਿੰਨਾ ਕਰੰਟ ਪਹੁੰਚੇਗਾ ਤਿੰਨ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ। ਪਰ ਇਹ ਵੰਡ ਕੇ ਆ ਗਿਆ ਕੁਛ ਕਰੰਟ ਇੱਥੋਂ ਦੀ ਕੁਛ ਕਰੰਟ ਇੱਥੋਂ ਦੀ, ਉਹ ਕਿੰਨਾ ਕੁ ਵੰਡਿਆ ਜਾਏਗਾ ਦੇਖਣਾ ਪਏਗਾ, ਵੀ ਇੱਧਰਲੇ ਪਾਸੇ ਆਹ ਆਹ ਜਿਹੜੀ ਇਹਦੀ resistance ਕਿੰਨੀ ਹੈਗੀ ਇਹਦੀ ਕਿੰਨੀ।

ਅਸੀਂ ਇਹ ਦੇਖਣਾ ਵੀ ਆਹ ਖੂੰਜਿਆਂ ਦੇ ਉੱਪਰ ਪੰਜ ਹੈ ਨਾ ਤਾਂ ਆਹ ਖੂੰਜਿਆਂ ਦੀ ਹੀ ਦੇਖਣੀ ਹੈ ਖੂੰਜਿਆਂ ਦੀ ਕਿੰਨੀ ਆ ਦੋਨਾਂ ਨੂੰ ਪਹਿਲਾਂ solve ਕਰਨਾ ਰਾਜੇ ਪਹਿਲਾਂ ਦੋਨਾਂ ਨੂੰ solve ਕਰਨਾ ਗਾ ਦੋਨਾਂ ਨੂੰ solve ਕਰਨ ਤੋਂ ਬਾਅਦ ਜਦੋਂ ਇਹਨੂੰ ਆਪਾਂ ਇੱਥੋਂ ਹਟਾਵਾਂਗੇ। ਤਾਂ ਕੁੱਲ ਰਹਿ ਕਿੰਨੀ ਜਾਊਗੀ ਸਾਡੇ ਇੱਥੇ ਬੱਚੇ ਦੋਨਾਂ ਨੂੰ ਜਦੋਂ ਆਪਾਂ series 'ਚ solve ਕਰ ਲਵਾਂਗੇ ਪੰਜ ਆ ਜਾਊਗੀ okay ਇਹਦਾ ਮਤਲਬ ਦੋਨੇਂ ਪੰਜ ਇੱਥੇ ਆ, ਪੰਜ ਇੱਥੇ ਆ, ਇੱਥੇ ਕਿੰਨਾ ਕਰੰਟ ਆਏਗਾ ਇੱਥੇ ਆਏਗਾ ਬੱਚਿਓ ਤਿੰਨ ampere ਕਰੰਟ। ਹੁਣ ਜੇ ਦੇਖਿਆ ਜਾਵੇ ਤੁਹਾਨੂੰ voltage ਆਹ ਪੁੱਛਿਆ ਨਾ ਇੱਥੇ ਕਿੰਨੀ ਆਂ ਤਾਂ ਦੇਖਿਆ ਜਾਵੇ ਤਿੰਨੇ ਜਿਹੜੇ ਨੇ ਆਪਸ ਦੇ ਵਿੱਚ ਕਿਵੇਂ ਨੇ parallel ਦੇ ਵਿੱਚ ਨੇ ਤਾਂ ਜਿਹੜੀ voltage ਇੱਥੇ ਹੋਏਗੀ ਉਹੀ voltage ਇੱਥੇ ਹੋਏਗੀ, ਇੱਥੇ ਕਰੰਟ ਕਿੰਨਾ ਗਾ ਬੱਚਿਓ ਤਿੰਨ ਦਾ ਅੱਧ ਇੱਥੇ ਆਏਗਾ ਅੱਧ ਇੱਥੇ ਆਏ~ ਕਿਉਂਕਿ ਰਸਿਸਟੈਂਸਾਂ ਜੇ ਬਰਾਬਰ ਆ ਤਾਂ ਕਰੰਟ ਅੱਧਾ ਅੱਧਾ ਜਾਏਗਾ ਤਾਂ ਇੱਥੇ ਰਾਜੇ ਡੇਢ ਡੇਢ ਕਰੰਟ ਹੈਗਾ ਇੱਥੇ ਵੀ ਡੇਢ ਕਰੰਟ ਆ ਤਾਂ ਹੁਣ ਆਹ ਕਰੰਟ ਪਤਾ ਗਾ ਆਹ resistance ਪਤਾ ਤਾਂ voltage ਦਾ ਫਾਰਮੁਲਾ ਤਾਂ ਕਰੰਟ ਗੁਣਾ resistance ਹੁੰਦਾ ਹੀ ਹੈਗਾ। ਤਾਂ ਕਰੰਟ ਹੈਗਾ ਸਾਡਾ ਡੇਢ resistance ਹੈਗੀ ਆ ਸਾਡੀ ਪੰਜ ਪੰਜ ਗੁਣਾ ਡੇਢ ਪੰਜ ਗੁਣਾ ਡੇਢ ਕਿੰਨਾ ਆ ਗਿਆ ਰਾਜੇ ਸਾਢੇ ਸੱਤ ਮੈਨੂੰ ਦੱਸਿਓ ਆਹ ਤਰੀਕੇ ਨਾਲ ਕਿਹਨੇ ਕਿਹਨੇ ਕੀਤਾ ਸੀਗਾ question ਲਿਖੋ ਚਲੋ ਜਿਹਨੇ ਇਹ ਤਰੀਕੇ ਨਾਲ ਕੀਤਾ ਸੀਗਾ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾਂ ਰਾਜੇ ਤਰੀਕਾ ਕੋਈ ਵੀ ਸੌਖਾ ਹੋਵੇ ਤਰੀਕਾ ਕੋਈ ਵੀ ਸੌਖਾ ਹੋਵੇ main ਗੱਲ ਆ ਸਿੱਖਣਾ ਮਨਪ੍ਰੀਤ ਜੀ ਨੇ ਕੀਤਾ ਸੀਗਾ ਇਸ ਨਾਲ। ਦੇਖੋ ਰਾਜੇ main ਗੱਲ ਹੋ ਗਈ ਆ ਸਿੱਖਣਾ ਵੀ ਨਵਾਂ ਤਰੀਕਾ ਸਿੱਖੋ ਕਿਉਂ ਸਿੱਖੋ ਕਿਉਂਕਿ ਉਹ ਇੱਕ concept ਆ, ਹੋ ਸਕਦਾ ਕੋਈ ਕੁਛ ਇਹ ਜਿਹਾ ਆਵੇ ਜਿਹਦੇ ਵਿੱਚ ਪਹਿਲਾਂ ਵਾਲਾ ਤਰੀਕਾ ਲੱਗਦਾ ਹੀ ਨਾ ਹੋਵੇ। ਪਹਿਲਾਂ ਵਾਲਾ ਤਰੀਕਾ ਲੱਗਦਾ ਹੀ ਨਾ ਹੋਵੇ ਦੂਜੇ ਵਾਲਾ ਤਰੀਕਾ ਹੀ ਲੱਗਦਾ ਹੋਵੇ ਕੋਈ question ਏਦਾਂ ਦਾ ਹੋਵੇ ਜਿਹਦੇ ਵਿੱਚ parallel ਦੇ ਵਿੱਚ ਸਾਨੂੰ ਕੋਈ ਨਾ ਕੋਈ voltage ਦਿੱਤੀ ਹੋਵੇ ਕਰੰਟ ਵੀ ਨਾ ਉੱਥੇ ਦਿੱਤਾ ਹੋਵੇ। ਪਤਾ ਹੋਣਾ ਚਾਹੀਦਾ ਵੀ ਜਿਹੜਾ ਇੱਕ ਥਾਂ ਦੇ ਉੱਪਰ voltage ਆ ਉਹੀ ਦੂਜੇ ਥਾਂ ਦੇ ਉੱਪਰ voltage ਹੋਵੇਗੀ, ਦੇਖੋ ਤੁਸੀਂ ਕਰੰਟ division ਵੀ ਸਿੱਖ ਲਈ ਵੀ ਕਰੰਟ divide ਕਿਵੇਂ ਹੁੰਦਾ ਗਾ, ਇੱਥੋਂ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਵੀ voltage ਜਿਹੜੇ source ਨੇ ਆਪਸ ਦੇ ਵਿੱਚ ਇਹ ਤਿੰਨੇ Parallel ਦੇ ਵਿੱਚ ਨੇ ਗੇ okay clear ਜੀ ਅੱਗੇ ਚਲੋ। ਆਹ ਦੋਨੇਂ ਤਰੀਕਿਆਂ ਨਾਲ ਕਿਹਨੇ solve ਕੀਤਾ ਸੀ ਗਗਨ ਨੇ ਠੀਕ ਹੈ ਰਾਜੇ ਬਸ ਪਤਾ ਹੋਣੇ ਚਾਹੀਦੇ ਹੈਗੇ ਪਤਾ ਸਾਰਾ ਕੁਛ ਹੋਵੇ ਠੀਕ ਹੈ ਚਲੋ ਅੱਗੇ ਵੱਧਦੇ ਹੈਗੇ ਆਪਾਂ ਅਗਲਾ ਦੇਖੋ। ਅਗਲਾ question ਬਿਜ਼ਲੀ ਵਾਲੇ ਯੰਤਰ ਬਿਜ਼ਲੀ ਵਾਲੇ ਯੰਤਰ ਆ ਜਿਹੜੇ ਉਹ ਘਰਾਂ ਵਿੱਚ ਲੱਗੇ ਹੋਏ ਬਿਜ਼ਲੀ ਵਾਲੇ ਯੰਤਰ ਕਾਹਦੇ ਵਿੱਚ ਜੋੜੇ ਜਾਂਦੇ ਆ parallel ਦੇ ਵਿੱਚ ਇਹ ਤੁਹਾਨੂੰ ਦੱਸਿਆ ਹੀ ਸੀਗਾ, ਕਿਉਂ ਜੋੜੇ ਜਾਂਦੇ ਉਹ ਇਸ ਲਈ ਜੋੜੇ ਜਾਂਦੇ ਆ ਕਿਉਂਕਿ parallel ਦੇ ਵਿੱਚ ਜੇ ਇੱਕ ਬਲਬ ਤਾਂ ਬਾਕੀ ਬਲਬ ਆ ਜਿਹੜੇ ਉਹ ਚੱਲਦੇ ਰਹਿਣ, ਠੀਕ ਹੈ ਜਾਂ ਫਿਰ ਸਾਰਿਆਂ ਦੇ ਜਿਹੜੀ voltage ਹੈਗੀ ਉਹ ਨਹੀਂ ਪਹੁੰਚਦੀ ਹੋਵੇ, ਆਹ ਸਭ ਤੋਂ ਵੱਧ power ਕਿਸ resistance ਵਿੱਚ ਹੋਵੇਗੀ ਪਹਿਲਾਂ ਦੇ ਵਿੱਚ ਕਿਹਦੇ ਵਿੱਚ ਹੁੰਦੀ ਸੀਗੀ ਬੱਚਿਓ ਇਹ ਕੱਟ ਤਾਂ ਨੀ ਗਿਆ question ਇੱਕ ਮਿੰਟ ਠੀਕ ਹੈ ਹੈਗਾ ਹੈਗਾ ਹੈਗਾ। ਲਓ ਜੀ ਪਹਿਲਾ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਨਾ ਦੇ ਵਿੱਚ ਕਿਹਦੇ ਵਿੱਚ ਹੋਊਗੀ ਰਾਜੇ ਸਭ ਤੋਂ ਵੱਧ power ਜਿਹਦੀ resistance ਸਭ ਤੋਂ ਵੱਡੀ ਹੈ ਕਰੰਟ same ਆਉਂਦਾ ਤਾਂ power ਵਿੱਚ ਜਾਂ ਤਾਂ ਇੱਕ ਕੰਮ ਕਰ ਲਓ ਤੁਸੀਂ ਇੱਥੇ ਇਹ question ਦੇ ਵਿੱਚ ਪੁੱਛਿਆ ਗਿਆ ਸੱਤਵੇਂ question ਦੇ ਵਿੱਚ ਵੀ ਕਿੱਥੇ power ਵੱਧ ਹੋਊਗੀ ਹਨਾ power ਜਾਂ ਤਾਂ power ਕੱਢਣ ਵਾਸਤੇ ਰਾਜੇ ਇਹਨਾਂ ਦਾ ਕਰੰਟ ਆਪਣੇ ਵੱਲੋਂ ਮੰਨ ਲਓ ਕੋਈ ਨਾ ਕੋਈ ਇਹ ਹੁਣ ਗੱਲ ਇਹ ਆ ਵੀ same ਕਰੰਟ ਨੀ ਮੰਨ ਸਕਦੇ।

ਵੀ b square ਵੰਡ r ਹੁੰਦਾ ਨਾ ਤਾਂ voltage ਦਾ ਕਿਉਂਕਿ ਇਹ parallel circuit ਆ ਤਾਂ voltage ਤਾਂ same ਆ ਨਾ ਫਾਰਮੁਲਾ ਆਪਾਂ ਉਹ ਲਿਖਣਾ ਜਿਹਦੇ ਵਿੱਚ ਕੋਈ ਇੱਕ ਚੀਜ਼ same ਹੋਵੇ। ਜੇ parallel ਦੀ ਗੱਲ ਕਰ ਰਹੇ ਹੈਗੇ ਤਾਂ parallel ਵਾਸਤੇ ਕੋਸ਼ਿਸ਼ ਕਰੋ ਆਹ ਫਾਰਮੁਲਾ ਲਗਾਓ v square ਵੰਡ r ਇਹਦਾ ਮਤਲਬ ਕੀ ਹੈਗਾ ਵੀ v square ਵਟੇ r ਜਦੋਂ ਆਪਾਂ ਕਰਾਂਗੇ ਸਭ ਤੋਂ ਵੱਡਾ ਉੱਤਰ ਪਤਾ ਕਿਹਦਾ ਆਊਗਾ ਮੈਨੂੰ ਇਕ ਗੱਲ ਦੱਸੋ v ਵਟੇ ਦਸ ਲਿਖਿਆ ਤੁਸੀਂ ਇੱਕ ਥਾਂ ਦੇ ਉੱਪਰ v ਵਟੇ ਪੰਜ ਲਿਖਿਆ ਇਹਦਾ answer ਕਿੰਨਾ ਬਣਦਾ ਬੱਚੇ ਦੋ ਇਹਦਾ answer ਕਿੰਨਾ ਬਣਦਾ ਚਾਰ ਤਾਂ denominator ਦੇ ਵਿੱਚ ਇਹਦੇ ਵਿੱਚ ਹਰਿ ਕਹਿੰਦੇ ਨੇ ਇਹਨੂੰ ਇਹਦੇ ਵਿੱਚ denominator ਦੇ ਵਿੱਚ ਜਿੰਨੀ ਰਕਮ ਛੋਟੀ ਹੋਊਗੀ ਜਿੰਨੀ ਰਕਮ ਛੋਟੀ ਹੋਊਗੀ ਓਨਾ answer ਵੱਡਾ ਆਊਗਾ, ਓਨਾ answer ਵੱਡਾ ਆਊਗਾ ਠੀਕ। ਇਹ ਗੱਲ clear ਹੋ ਗਈ ਬੱਚਿਓ ਜਿੰਨੀ ਰਕਮ ਹੇਠਾਂ ਵਾਲੀ ਛੋਟੀ ਹੋਊਗੀ ਓਨਾ answer ਤਾਂ ਸਾਨੂੰ ਕੀ ਚਾਹੀਦਾ ਛੋਟੀ ਤੋਂ ਛੋਟੀ ਰਕਮ ਚਾਹੀਦਾ ਆ resistance ਦੇ ਵਿੱਚ ਕਿਉਂਕਿ voltage ਤਾਂ same ਹੀ ਹੈ। ਇਹ 'ਚ ਉਹੀ voltage ਹੈ ਇਹ 'ਚ ਵੀ ਉਹੀ, ਇਹ 'ਚ ਵੀ ਉਹੀ, ਜੇ ਆਹ ਹੇਠਾਂ ਵਾਲੀ ਰਕਮ ਛੋਟੀ ਹੋਊਗੀ resistance ਛੋਟੀ ਹੋਊਗੀ ਤਾਂ total answer ਤੁਹਾਡਾ ਵੱਡਾ ਆਊਗਾ ਨਾ, ਆਹ ਦੇਖੋ ਕਰਕੇ ਦਿਖਾਇਆ ਤੁਹਾਨੂੰ ਇਹਦਾ ਮਤਲਬ ਸਭ ਤੋਂ ਛੋਟਾ ਕੀ ਆ ਦੋ। ਇਹਦੇ ਵਿੱਚ ਸਭ ਤੋਂ ਵੱਧ ਕਰੰਟ ਜਾਊਗਾ ਤੇ ਕਰੰਟ ਸਭ ਤੋਂ ਵੱਧ ਪੈਦਾ ਕਰੇਗਾ power ਇਹਦਾ answer ਦੋ ਹੀ ਹੈਗਾ ਠੀਕ ਹੈ ਬੇਸਕ ਕਰਕੇ ਦੇਖ ਲਇਓ ਰਾਜੇ ਇਹਨੂੰ ਕਿਉਂਕਿ ਪਿੱਛਲੇ ਪਾਸੇ ਵਾਲਾ matter ਨੀ ਕਰਦਾ ਹੈਗਾ matter ਕੀ ਕਰਦਾ ਹੈਗਾ ਵੀ i ਦਾ square ਹੋ ਰਿਹਾ ਜਾਂ v square ਤਾਂ ਸਾਰਿਆਂ ਦਾ same ਹੀ ਹੈ resistance ਜਿਹਦੇ ਵਿੱਚ ਘੱਟ ਆ ਗਈ ਸਭ ਤੋਂ ਉਹਦੇ ਵਿੱਚ power ਵੱਧ ਆਊਗੀ ਤਾਂ ਦੋ answer ਹੋ ਗਿਆ ਸਤਵਾਂ question ਕਿਹਦਾ ਕਿਹਦਾ ਨਹੀਂ ਹੋਇਆ ਸੀਗਾ। ਸਤਵਾਂ question ਕਿਹਦਾ ਜਿਹਨੂੰ ਪਹਿਲਾ ਨਹੀਂ ਆਉਂਦਾ ਸੀਗਾ ਬੱਚੇ ਹੈਗਾ ਕੋਈ ਬੱਚਾ। ਅੱਗੇ ਚੱਲਦੇ ਹੈਗੇ ਫਿਰ ਆਪਾਂ। ਨਹੀਂ ਹੋਇਆ ਸੀ ਮਨਜੀਤ ਰਾਏ ਦਾ ਹੁਣ ਸਮਝ ਆ ਗਿਆ ਰਾਜੇ ਹੁਣ ਸਮਝ ਆ ਗਿਆ ਸਾਰਿਆਂ ਨੂੰ ਬੱਚੇ ਚਲੋ ਮੈਨੂੰ ਨੂੰ ਨੀ ਆਉਂਦਾ ਸੀਗਾ ਠੀਕ ਆ ਅਮਨਦੀਪ ਜੀ okay ਜੀ okay okay ਠੀਕ ਹੈ good ਚਲੋ। ਮੇਰੇ ਕਰਵਾਉਣ ਦਾ ਫ਼ਾਇਦਾ ਹੋ ਗਿਆ ਠੀਕ ਹੈ ਰਾਜੇ ਚਲੋ ਅੱਗੇ ਚੱਲਦੇ ਹੈਗੇ ਆਪਾਂ ਅਗਲਾ question ਦੇਖ ਲੈਂਦੇ ਆਪਾਂ ਅਗਲੇ question ਦੇ ਵਿੱਚ ਉਹਨੇ ਕੀ ਕਿਹਾ ਗਾ, ਕਹਿੰਦਾ ਸਭ ਤੋਂ ਵੱਧ ਕਰੰਟ ਕਿਸ resistance ਦੇ ਅੰਦਰ ਦੀ ਲੰਗੇਗਾ ਇਹਦਾ answer ਕੀ ਆਏਗਾ ਭਲਾ। ਵੈਸੇ ਤਾਂ ਤੁਸੀਂ ਦੇਖ ਲਏ ਹੋਣਗੇ ਹਨਾ। ਵੈਸੇ ਤਾਂ ਤੁਸੀਂ answer ਦੇਖ ਲਏ ਹੋਣਗੇ ਹਨਾ answer ਦੇਖ ਲਏ ਬੱਚਿਓ ਜਿਹੜਾ ਆਹ question ਹੈਗਾ ਸਭ ਤੋਂ ਵੱਧ ਕਰੰਟ ਕਿਸ resistance ਅੰਦਰ ਲੰਗੇਗਾ। ਹੁਣ ਦੇਖੋ ਕਿਤਾਬਾਂ ਆਪਾਂ ਤੁਸੀਂ ਕਹਿੰਦੇ ਹੋ ਨਾ ਮੈਨੂੰ ਵੀ notes ਦੇ ਦਓ notes ਦੇ ਦਓ ਕਹਿੰਦੇ ਹੋ ਨਾ ਤੁਸੀਂ ਵੀ ਸਾਨੂੰ ਜੀ notes ਦੇ ਦਓ ਹੁਣ notes ਦੇ ਵਿੱਚ ਕੀ ਲਿਖਿਆ ਹੋਏਗਾ ਕੀ ਲਿਖਿਆ ਹੋਏਗਾ ਕਿ ਜਿੱਥੇ ਜਿੰਨੀ ਘੱਟ resistance ਜਿੰਨੀ resistance ਘੱਟ ਘੱਟ ਕਰੰਟ ਓਨਾ ਹੀ ਜ਼ਿਆਦੇ ਲੱਗਦਾ ਗਾ ਕਰੰਟ ਓਨਾ ਹੀ ਵੱਧ ਹੁੰਦਾ ਇਹ ਗੱਲ ਸਹੀ ਆ ਨਾ ਤਾਂ ਆਹ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਸਾਰੇ ਥਾਂ ਤੇ। ਇਹ question ਕਿਸੇ ਨੇ ਮੈਂ ਖੁੱਦ ਬਣਾਇਆ ਹੋਇਆ question ਹੈਗਾ ਸਿਰਫ਼ ਆਹ ਗੱਲ ਤੁਹਾਡੀ clear ਕਰਨ ਵਾਸਤੇ, ਹੁਣ ਜੇ ਮੈਂ ਦੇਖਾਂ ਉੱਪਰਲੇ question 'ਚ ਵੀ ਕਰਕੇ ਆਇਆਂ ਗੇ ਇਸ ਹਿਸਾਬ ਨਾਲ ਤਾਂ ਸਭ ਤੋਂ ਵੱਧ ਕਰੰਟ ਇਹਦੇ ਵਿੱਚ ਨੀ ਲੱਗੇਗਾ ਕਿਉਂਕਿ ਸਭ ਤੋਂ ਘੱਟ resistance ਕਿਹਦੀ ਆ ਦੋ ਦੀ ਆ। ਤਾਂ ਸਭ ਤੋਂ ਘੱਟ ਤਾਂ theory ਦੇ ਹਿਸਾਬ ਨਾਲ ਇਹਨੂੰ ਲਗਾ ਕੇ ਆਓਗੇ ਪੇਪਰ ਦੇ ਵਿੱਚ ਸੌ percent ਪੱਕੀ ਗੱਲ ਆ ਇਹ ਪਰ ਜੇ ਤੁਸੀਂ ਮੇਰਾ course ਦੇਖਿਆ ਹੋਇਆ ਜਾਂ proper concept ਕੀਤੇ ਫਿਰ ਤੁਹਾਨੂੰ ਪਤਾ

Answer ਤੁਹਾਡਾ ਦਸ ਆਊਗਾ ਬੱਚਿਓ ਦੋ ਨੀ ਆਉਂਦਾ ਹੈਗਾ ਜੇ ਇੱਥੇ ਦਸ ਨਾ ਹੁੰਦਾ ਜੇ ਇੱਥੇ option ਦੇ ਵਿੱਚ ਦਸ ਹੁੰਦਾ ਹੀ ਨਾ ਫਿਰ ਸਾਡਾ answer ਕੀ ਆਉਣਾ ਸੀਗਾ ਦੋ। ਪਰ ਹੁਣ ਸਾਡਾ answer ਜੇ ਦਸ ਹੈਗਾ ਤਾਂ answer ਕਿੰਨਾ ਆਏਗਾ ਦਸ ਆਏਗਾ clear ਹੋ ਗਈ ਬੱਚਿਓ ਗੱਲ ਇਹ ਤਾਂ ਮੈਂ ਤਾਂਹੀ ਕਹਿਨਾ ਗਾ ਮੈਂ ਤਾਂ ਹੀ ਰਾਜੇ notes ਨੀ ਦਿੰਦਾ ਹੈਗਾ ਤੁਹਾਨੂੰ,

ਜਦੋਂ ਦੋ ਦਿਨਾਂ 'ਚ ਰੱਟੇ ਵੱਜ ਜਾਂਦੇ ਫਿਰ ਆਹ ਕੁਛ ਹੁੰਦਾ ਗਾ ਸਭ ਤੋਂ ਘੱਟ resistance ਦੇ ਵਿੱਚ ਸਭ ਤੋਂ ਵੱਧ ਕਰੰਟ ਅਗਲਾ ਕਹਿੰਦਾ ਮੈਂ ਤਾਂ ਸਹੀ ਕਰਕੇ ਆਇਆ ਜੀ, ਪੇਪਰ ਕਿਤਾਬ ਨੇ ਵੀ ਏਦਾਂ ਹੀ ਲਿਖਿਆ ਸੀਗਾ, ਪਰ ਹੁਣ ਕੌਣ ਸਮਝਾਵੇ ਕਿਤਾਬ ਬਣਾਉਣ ਵਾਲੇ ਨੂੰ ਤੇ ਕਿਤਾਬ ਪੜ੍ਹਨ ਵਾਲੇ ਨੂੰ। ਵੀ ਲਿਖਣ ਵਾਲੇ ਨੇ ਸਹੀ ਲਿਖਿਆ ਗਾ ਤੁਸੀਂ ਉੱਥੇ ਉਹ ਤੁਹਾਡੀ ਉਹ ਗੱਲ concept ਸਹੀ ਨੀ ਹੋਣਾ clear ਹੋ ਗਈ ਜੀ ਗੱਲ, ਦੋ ਨੀ ਆਊਗਾ ਗੁਰਵਿੰਦਰ ਜੀ ਇਹੀ ਤਾਂ ਮੈਂ ਕਹਿ ਰਿਹਾਂ ਬੱਚੇ ਦੋ ਕਿਉਂ ਆਊਗਾ, ਜੇ ਉਹਨੇ ਦਸ ਦਿੱਤਾ ਹੋਇਆ question ਦੇ ਵਿੱਚ। ਠੀਕ ਹੈ ਚਲੋ ਅੱਗੇ ਚੱਲਦੇ ਹੈਗੇ ਆਪਾਂ ਅਗਲੇ question ਦੇ ਵਿੱਚ ਉਹਨੇ ਕਿਹਾ ਗਾ ਕੁੱਲ power ਦੱਸੋ circuit ਦੇ ਵਿੱਚ ਕੁੱਲ power ਕਿੰਨੀ ਹੈਗੀ ਹੈ ਉਹ ਪੁੱਛ ਰਿਹਾ ਹਨਾ ਦੱਸ ਦਿਨੇ ਆਂਂ ਰਾਜੇ ਇਹਨੂੰ ਕੁੱਲ power ਵੀ ਦੱਸ ਦਿਨੇ ਆਂ। ਕੁੱਲ power ਪੁੱਛਦਾ ਗਾ ਉਹ ਕੁੱਲ power ਦੱਸ ਦਿੰਦੇ ਹਾਂ ਲਓ। ਕੁੱਲ power ਦੱਸਣ ਵਾਸਤੇ ਬਹੁਤ ਤਰੀਕੇ ਆ ਇਹਦੇ ਇਸ question ਨੂੰ ਕਰਨ ਦੇ ਬਹੁਤ ਤਰੀਕੇ ਨੇ ਗੇ ਸਭ ਤੋਂ ਸੌਖਾ ਤਰੀਕਾ ਜਦੋਂ ਕੁੱਲ ਦੀ ਗੱਲ ਆਈ ਜਦੋਂ total ਦੀ ਗੱਲ ਆਈ ਤਾਂ ਕੀ ਕਰੋ total voltage ਗੁਣਾ total ਕਰੰਟ ਸਿੱਧਾ ਫਾਰਮੁਲਾ ਲਗਾ ਦਓ ਜਾਂਂ ਫਿਰ power ਦਾ ਫਾਰਮੁਲਾ total voltage ਦਾ square ਵਟੇ total resistance ਜੇ total ਪੁੱਛੀ ਆ ਤਾਂ total ਹੀ ਆਊਗਾ ਜੇ ਇੱਕ particular ਦੀ ਪੁੱਛੀ ਹੁੰਦੀ, ਤਾਂ ਉਹ particular ਦੀ voltage ਤੇ ਕਰੰਟ ਨੂੰ ਆਪਾਂ ਗੁਣਾ ਕਰਦੇ ਜਾਂ ਫਿਰ ਤੀਜਾ ਫਾਰਮੁਲਾ ਇਹ total power ਪੁੱਛੀ ਆ ਤੀਜਾ ਫਾਰਮੁਲਾ ਕੀ ਆ i square r, i ਵੀ total ਹੋਣਾ ਚਾਹੀਦਾ resistance ਵੀ total ਕੋਈ ਮਰਜ਼ੀ ਫਾਰਮੁਲਾ ਲਗਾ ਲਓ answer ਤੁਹਾਡਾ ਇੱਕੋ ਹੀ ਆਊਗਾ। ਜੇ ਨਹੀਂ ਆ ਰਿਹਾ ਇਹਦਾ ਮਤਲਬ ਸਾਨੂੰ answer ਦੇ ਵਿੱਚ ਫਾਰਮੁਲੇ ਲਗਾਉਣ ਦੇ ਵਿੱਚ ਦਿੱਕਤ ਆ ਗਈ ਤਾਂ ਮੈਂ ਤੁਹਾਨੂੰ ਸਭ ਤੋਂ ਸੌਖਾ ਆਹ ਲਗਾ ਕੇ ਦਿਖਾ ਦਿਨਾ ਬੱਚਿਓ ਕਿ total voltage ਸਾਨੂੰ ਪਤਾ ਅਸੀਂ ਕੀ ਕਰਨਾ ਕਰੰਟ ਕੱਢ ਲੈਣਾ ਤੇ answer ਆ ਜਾਊਗਾ। ਤਾਂ ਕਰੰਟ ਕਿਵੇਂ ਨਿਕਲੇਗਾ ਬੱਚੇ ਕਰੰਟ ਦਾ ਫਾਰਮੁਲਾ ਹੁੰਦਾ total voltage ਵਟੇ total resistance ਇਹੀ ਹੁੰਦਾ total voltage ਕਿੰਨੀ ਆ ਗਈ ਸਾਡੀ ਅੱਠ ਆ ਗਈ ਸਾਰਿਆਂ ਨੂੰ ਪਤਾ। Resistance ਕਿਵੇਂ ਕੱਢਾਂਗੇ ਆਹ ਚਾਰ ਤੇ ਆਹ ਚਾਰ ਕਿੰਨਾ ਆ ਗਿਆ ਰਾਜੇ parallel ਦੇ ਵਿੱਚ ਅੱਧ ਹੁੰਦਾ ਦੋ ਆ ਗਿਆ, ਇਸ ਦੋ ਨੂੰ ਜਦੋਂ ਆਪਾਂ ਇਸ ਦੋ ਦੇ ਨਾਲ ਕਰਾਂਗੇ ਦੋਨੇਂ ਆਪਸ ਦੇ ਵਿੱਚ ਕਿਵੇਂ ਨੇ ਦੇ ਵਿੱਚ ਹੇਠਾਂਂ ਚਾਰ ਆ ਗਿਆ, ਤਾਂ ਤੁਹਾਡੇ ਕੋਲੇ ਕੁੱਲ ਜਿਹੜਾ ਕਰੰਟ ਆਇਆ ਉਹ ਕਿੰਨਾ ਆਇਆ ਦੋ ਆਉਂਦੇ ਆ ਹੁਣ ਭਰ ਲਓ ਇਹਦੇ ਵਿੱਚ ਵੀ power equals to total voltage ਗੁਣਾ total ਕਰੰਟ। Total voltage ਕਿੰਨੀ ਹੈਗੀ ਬੱਚਿਓ ਅੱਠ total ਕਰੰਟ ਕਿੰਨਾ ਹੈਗਾ ਦੋ ਤਾਂ ਅੱਠ ਦੂਣੀ ਛੋਲਾ, ਬਾਹਠ ਆ ਗਿਆ ਸੀ answer ਤੁਹਾਡਾ, ਆ ਪਿਆ ਗਾ ਇਹ ਫਾਰਮੁਲਾ ਨਹੀਂ ਲਗਾਉਣਾ ਦੂਜਾ ਫਾਰਮੁਲਾ ਲਗਾ ਲਓ ਆਹ ਲਗਾ ਲਓ v square ਵਟੇ total voltage ਕਿੰਨੀ ਆ ਗਈ ਰਾਜੇ total resistance ਅਸੀਂ ਕੱਢ ਹੀ ਲਈ ਨਾ total resistance ਸਾਡੀ ਆ ਕਿੰਨੀ ਰਹੀ ਹੈ ਚਾਰ ਆ ਰਹੀ ਹੈ ਨਾ, ਚਾਰ ਤੇ ਚਾਰ ਦੋ ਆਹ ਆਹ ਦੇਖੋ ਦੋ ਤੇ ਦੋ ਦੇ ਵਿੱਚ ਚਾਰ ਆ ਰਹੀ ਹੈ ਨਾ total resistance ਸਾਡੀ ਤਾਂਂ ਇੱਥੇ ਚਾਹੇ ਆਹ ਫਾਰਮੁਲਾ ਲਗਾ ਲਓ total voltage ਕਿੰਨੀ ਆਂ ਅੱਠ ਗੁਣਾ ਅੱਠ v square ਵੰਡ resistance ਕਿੰਨੀ ਆ ਗਈ ਆ ਲਓ ਆ ਗਿਆ ਨਾ ਛੋਲਾ ਚਾਹੇ ਤੀਜਾ ਫਾਰਮੁਲਾ ਲਗਾ ਲਓ ਆਹ i square r ਵਾਲਾ total ਕਰੰਟ ਕਿੰਨਾ ਗਾ ਦੋ ਦਾ square ਗੁਣਾ total resistance ਕਿੰਨੀ ਹੈਗੀ ਚਾਰ, ਦੋ ਦੂਣੀ ਚਾਰ, ਚੋਕਮ ਚੋਕੀ ਛੋਲਾਂ Clear ਹੋ ਗਈ ਜੀ ਗੱਲ ਬੱਚਿਓ ਸਾਰਿਆਂ ਨੂੰ clear ਹੈ ਬੱਚੇ ਇਹ ਗੱਲ ਠੀਕ ਹੈ ਜੀ good good good ਬੱਚੇ

ਛੇਵਾਂ। ਆ ਲਓ ਆਹ ਤਿੰਨ question ਆਹ ਰਾਜੇ ਹੋਰ, ਇਹ ਵੀ ਕਰਵਾ ਦਿਨਾ ਤੁਹਾਨੂੰ, ਇੱਕ ਦਸਵਾਂ question ਸੀਗਾ ਉਹਦੇ ਵਿੱਚ ਉਹ ਰਹਿ ਗਿਆ ਇੱਥੇ ਉਹ ਵੀ ਤੁਹਾਨੂੰ ਕਰਵਾ ਦਿਨਾ, ਉਹ ਆਇਆ ਨੀ ਲਓ ਆਹ ਵੀ ਜੇਕਰ ਮੈਂ question ਲਿਖਣ ਲੱਗਿਆ ਰਾਜੇ ਕੀ ਹੈਗਾ ਇਸ ਤੋਂ ਪਹਿਲਾਂ ਵੀ ਜੇਕਰ ਕਿਸੇ parallel circuit ਦੇ ਵਿੱਚ ਦੋ ਰਸਿਸਟੈਂਸਾਂ ਲੱਗੀਆਂ ਹੋਣ, ਦੋ ਰਸਿਸਟੈਂਸਾਂ ਲੱਗੀਆਂ ਹੋਣ ਤੇ ਦਸ volte ਦੇ ਨਾਲ ਜੁੜੀਆਂ ਹੋਣ। ਦਸ volte ਦੇ ਨਾਲ ਜੁੜੀਆਂ ਹੋਈਆਂ ਨੇਗੀਆਂ ਠੀਕ ਹੈ ਦੋ ਰਸਿਸਟੈਂਸਾਂ ਲੱਗੀਆਂ ਹੋਈਆਂ ਇੱਕ resistance ਹਟਾ ਦਿੱਤੀ ਆਹ resistance ਆਪਾਂ ਇੱਥੋਂ ਹਟਾ ਦਿੱਤੀ ਪਰ ਕਹਿੰਦਾ ਪਹਿਲਾਂ ਨਾਲੋਂ ਕਰੰਟ ਦੂਜੀ resistance 'ਚ ਕੀ ਹੋਊਗਾ, ਇਹਨੇ ਇਹ ਪੁੱਛਿਆ। ਠੀਕ ਹੈ ਉਹਨੇ ਦੋ resistance ਨਾ ਤਾਂ ਇਹਦੀ value ਦਿੱਤੀ ਹੈ ਕਿੰਨੀ ਹੈ ਨਾ ਇਹਦੀ ਦਿੱਤੀ ਆ ਕਿੰਨੀ ਹੈ, ਉਹਨੇ ਸਿਰਫ਼ ਆਹ ਕਿਹਾ ਦਸ volte ਦੇ ਨਾਲ ਦੋ ਰਸਿਸਟੈਂਸਾਂ ਲੱਗੀਆਂ ਹੋਈਆਂ, ਇਹ ਹੈਗੀ ਆ r one ਆਹ ਹੈਗੀ ਹੈ r two ਜੇ ਆਪਾਂ ਪਹਿਲਾਂ circuit ਦੇ ਵਿੱਚ ਜਦੋਂ ਲੱਗੀਆਂ ਹੋਈਆਂ ਕੋਈ ਨਾ ਕਰੰਟ ਇੱਥੇ ਜਾਊ ਮੰਨ ਲਓ ਕਰੰਟ ਜਾ ਰਿਹਾ। ਇੱਥੇ ਦੋ ਕਰੰਟ ਜਾ ਰਿਹਾ ਮੰਨ ਲਓ ਜੇ ਤੁਸੀਂ ਦੋ ਵਾਲੀ ਹਟਾ ਲਓਗੇ ਤਾਂ ਇਹਦੇ ਵਿੱਚ ਵੀ ਕਿੰਨਾ ਕਰੰਟ ਜਾਣ ਲੱਗ ਜਾਊ, ਪਹਿਲਾਂ ਇੱਥੇ ਇੱਕ ਸੀਗਾ, ਇਹਦਾ ਦੋ ਉੱਪਰ ਜਾ ਰਿਹਾ ਸੀ ਉਹ ਵੀ ਇਹਦੇ ਵਿੱਚ ਜਾ ਲੱਗ ਜਾਊਗਾ ਕੁੱਲ ਤਿੰਨ ਹੋਊਗਾ ਕੀ ਹੋਊਗਾ ਬੱਚਿਓ answer ਦੱਸਿਓ। ਹੇਠਾਂ ਵਾਲੇ ਦੇ ਵਿੱਚ ਜਾ ਰਿਹਾ ਸੀਗਾ ਕਰੰਟ ਉੱਪਰ ਵਾਲੀ 'ਚ ਜਾ ਰਿਹਾ ਸੀਗਾ ਦੋ ਕਰੰਟ ਉੱਪਰ ਵਾਲੀ ਜਿਹੜੀ resistance ਆ ਉਹ ਤੁਸੀਂ ਹਟਾ ਲਈ ਜਦੋਂ ਉੱਪਰ ਵਾਲੀ resistance ਤੁਸੀਂ ਹਟਾਈ ਤਾਂ ਹੇਠਾਂ ਵਾਲੀ ਦੇ ਵਿੱਚ ਕੀ ਹੋਊਗਾ, ਕਰੰਟ ਵਧੂ ਜਾ ਘਟੂ? ਹਾਂਜੀ ਹੇਠਾਂ ਵਾਲੀ ਦੇ ਵਿੱਚ ਕਰੰਟ ਵਧੂ ਘਟੂ ਨਾ ਵਧੇਗਾ ਨਾ ਘਟੇਗਾ ਰਾਜੇ same ਹੀ ਰਹੇਗਾ same ਰਹੂ ਕਿਉਂ same ਰਹੇਗਾ ਰਾਜੇ, ਕਿਉਂਕਿ ਕਿਉਂਕਿ ਆਹ ਦੇਖੋ same ਇਸ ਲਈ ਰਹੇਗਾ ਕਿਉਂਕਿ ਮੰਨ ਲਓ ਆਪਾਂ ਕੋਈ ਨਾ ਕੋਈ value ਮੰਨ ਲੈਂਦੇ ਹੈਗੇ ਹਨਾ ਇਹਦੀ, ਆਪਾਂ ਕੋਈ ਨਾ ਕੋਈ value ਮੰਨਦੇ ਹਾਂ ਆਹ ਦੇਖੋ parallel ਦੀ ਇਹੀ ਖੂਬਸੂਰਤੀ ਆ ਜਿਹਦੇ ਕਰਕੇ ਇਹਨੂੰ ਆਪਾਂ ਘਰਾਂ ਦੇ ਵਿੱਚ ਲਾਉਂਦੇ ਹਾਂ। ਵੀ ਮੰਨ ਲਓ ਆਹ ਹੈਗੀ ਹੈ ਦੋ ਦੀ resistance ਆਹ ਹੈਗੀ ਹੈ ਰਾਜੇ ਚਾਰ resistance ਇੱਥੇ ਤੁਹਾਡੇੇ ਕੋਲੇ voltage ਲੱਗਿਆ ਹੋਇਆ voltage ਹੈਗਾ ਅੱਠ volte ਦਾ clear ਇਹਦੇ ਵਿੱਚ ਕਰੰਟ ਕਿੰਨਾ ਜਾ ਰਿਹਾ ਹੈਗਾ, ਜਿਹਦੇ ਵਿੱਚ ਕਰੰਟ ਪੁੱਛਿਆ ਕਿੰਨਾ ਜਾ ਰਿਹਾ ਰਾਜੇ ਕਰੰਟ ਦਾ ਫਾਰਮੁਲਾ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 ਆਓ ਇਹਨਾ ਦੀ ਦੇਖੀਏ, ਪਿਛਲੇ ਤੋਂ ਮਹਿੰਗਾਈ ਦੀ ਸਮੱਸਿਆ ਦੀ ਗੰਭੀਰਤਾਂ ਹੈ ਸੰਸਾਰ ਵਿਚ ਪਿਛਲੇ ਬਾਰੇ ਪਾ ਦਿੱਤੇ ਹਨ ਭਾਰਤ ਵਿੱਚ ਬੀਤੇ ਸਮੇਂ ਵਿੱਚ ਚੀਜ਼ਾਂ ਦੀਆਂ ਕੀਮਤਾਂ ਦੇ ਵਾਧੇ ਦੀ ਰਫ਼ਤਾਰ ਦਾ ਮਾਰ ਰੂਪ ਧਾਰ ਧੂਰ ਧਾਰ ਗਈ ਹੈ ਅੱਜ-ਕਲ੍ਹ ਤਾਂ ਚੀਜ਼ਾਂ ਸਵੇਰੇ ਕੁੱਝ, ਦੁਪਹਿਰੇ ਕੁੱਝ ਤੇ ਸ਼ਾਮੀ ਕੱਲ ਨਾ ਦੂਜੀ ਤਿਹਾਈ ਤੋਂ ਜਿਸ ਤਰ੍ਹਾਂ ਦਾ ਖਾਧ-ਪਦਾਰਥਾਂ, ਲੋਹਾ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੂਜੀਆਂ ਤਿਹਾਈਆਂ ਜਿਸ ਦੀਆਂ ਤਰ੍ਹਾਂ ਲੋਹਾ ਪੈਟਰੋਲ, ਡੀਜ਼ਲ ਸਫ਼ਾਈਆਂ ਦੀਆਂ ਦਰ ਪੰਦਰਾਂ ਪੰ~ ਬਾਰਾਂ ਸੌ ਚਾਲੀ ਤੋਂ ਉੱਪਰ ਤੋਂ ਹੋ ਗਈ ਤਾਂ

ਮਹਿੰਗਾਈ ਲਗਾਤਾਰ ਮੰਗੀ ਹੈ ਇਸ ਸਮੇਂ ਆਮ ਤੌਰ ਆਮ ਵਰਤੋਂ ਦੀਆਂ ਸਾਧਾਰਨ ਚੀਜਾਂ ਵੀ ਦਾਲਾਂ, ਸਬਜ਼ੀਆਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ਪਿਛਲੇ ਸਾਰੇ record ਤੋੜਨ ਦਿੱਤੇ ਅਹ record ਤੋੜ ਦਿੱਤੇ ਹਨ ਅਤੇ ਬੇਰੁਜ਼ਗਾਰੀ ਬਹੁਤ ਵੱਧ ਗਈ ਹੈ ਮਹਿੰਗਾਈ ਵਿੱਚ ਲਗਾਤਾਰ ਵਾਧਾ ਭਾਰਤ ਦੇ ਆਜ਼ਾਦ ਹੋਣ ਦੇ ਮਗਰੋਂ ਆਮ ਵਰਤੋਂ ਚੀਜ਼ਾਂ ਦੀਆਂ ਹੁੰਦੇ ਵਾਧੇ ਨੂੰ ਦੇਖ ਕੇ ਪੰਜ ਸਾਲਾਂ ਯੋਜਨਾਵਾਂ ਵਿੱਚ ਇਸ ਨੂੰ ਕਾਬੂ ਕਰਨ ਲਈ ਕਦਮ ਚੁੱਕੇ ਗਏ ਹਨ ਸਿਆਸਤ ਦੇ ਭਿੰਨ-ਭਿੰਨ ਵਿੱਚ ਦੈਤ ਨੂੰ ਕਾਬੂ ਕਰਨ ਦੇ ਦਾਅਵੇ ਕਰ ਕਰ ਕੇ ਤਾਕਤ ਵਿਚ ਵੀ ਆਏ ਉਪਰੰਤ ਬਾਜੀ ਜਖੀਰੇਬਾਜੀ ਵਿੱਚ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

ਟੱਪ ਗਏ ਹਨ, ਕਾਰਨ ਸਾਡੇ ਦੇਸ਼ ਵਿਚ ਮਹਿੰਗਾਈ ਬਹੁਤ ਵੱਧ ਗਈ ਹੈ ਲਗਾਤਾਰ ਦੇ ਵਾਧੇ ਸਾਰੇ ਕਾਰਨ ਸਰਕਾਰ ਸਰ~ ਸਰਕਾਰ ਦੁਆਰਾ ਹਰ ਸਾਲ ਘਾਟੇ ਬੱਜਟ ਪੇਸ਼ ਕਰਨ ਦੇਸ਼ ਦੀ ਉਤਪਾਦਨ ਦੀ ਦਰ ਦਾ ਘੱਟ ਰਿਹਾ ਘੱਟ ਰਹਿਣਾ ਚਾਹੀਦਾ ਹੈ ਸਰਕਾਰ ਦੁਆਰਾ ਘਾਟੇ ਦੀ ਵਿਵਸਥਾ ਨੂੰ ਪੂਰਾ ਕਰਨ ਵਿੱਚ ਵੀ ਟੈਕਸਾਂ ਵਿੱਚ ਬਹੁਤ ਉਤਪਾਦਨ ਦਾ, ਵਾਧਾ ਹੋਣਾ, ਆਬਾਦੀ ਦਾ ਤੇਜ਼ੀ ਅਤੇ ਵਾਧੇ ਨਾਲ ਆਰਥਿਕ ਢਾਂਚੇ ਵਿੱਚ ਪਰਿਵਰਤਨ ਹੋਣਾ, ਵਪਾਰ ਦੀਆਂ ਸ਼ਰਤਾਂ ਦੇ ਪ੍ਰਤੀਕੂਲ ਨਾ ਹੋਣਾ, ਵਿਸ਼~ ਵਿਸ਼ਵ ਵਿਆਪੀ ਮੁਦਰਾ ਪਸਾਰ, ਬੇਲੋੜੇ, ਸਰਕਾਰੀ ਖ਼ਰਚੇ, ਮੁਦਰਾ ਪੂਰਤੀ ਵਿੱਚ ਵਾਧਾ, ਨਿੱਜੀਕਰਨ ਨੂੰ ਲਗਾਤਾਰ ਵਾਧਾ ਟੈਕਸਟਾਂ ਤੇ ਟੋਲ ਟੈਕਸਟਾਂ ਦਾ ਬੋਝ, ਖ਼ਰਾਬ ਮੌ~ ਮੌਸਮ ਭ੍ਰਿਸ਼ਟਾਕਾਲ ਭਾਵਨਾਵਾਂ ਦਾ ਵਾਧਾ ਬਹੁਕੌਮੀ ਕੰਪਨੀਆਂ ਦਾ ਪ੍ਰਵੇਸ਼ ਦੇ ਪਸਾਰ, ਮੁਨਾਫ਼ੇ ਨਾਲ ਜੁੜਿਆ ਹੋਇਆ ਖੁੱਲ੍ਹਾ ਬਜ਼ਾਰ ਬਰਸਾਤੀ ਮੀਂਹ ਨਾਲ ਜੁੜੇ ਹੋਣ ਦੀਆਂ ਮਹਿੰਗਾਈਆਂ ਦੇ ਵੱਡੇ ਕਾਰਨ ਹਨ ਹਨਾ ਸਰਕਾਰ ਤਾ ਸਪੱਸ਼ਟ ਰੂਪ ਵਿਚ ਇਹ ਕਹਿੰਦੀ ਹੈ ਕਿ ਕਿ ਜਿਵੇਂ ਕਿ ਅਹ ਤੇ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 ਪਿਛਲੇ ਕੁੱਝ ਸਮੇਂ ਵਿੱਚ ਪੈਦਾ ਹੋਏ ਵਿਸ਼ਵ ਮੰਦਵਾੜੇ ਕਾਰਨ ਵਿੱਚ ਭਾਰਤ ਦੇ ਮੁਦਰਾ ਸਫ਼ੀਤੀ ਦੇ ਦੀ ਕਾਫ਼ੀ ਥੱਲੇ ਆਉਣ ਆਉਣ ਬਾਵਜੂਦ ਭਾਰਤ ਦਾ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਵੀ ਸਮੱਸਿਆਵਾਂ ਨਹੀਂ ਵੱਧ ਘੱਟ ਰਹੀਆਂ ਹਨ, ਜਿਸ ਜਿਸਨੂੰ ਸਾਡਾ ਸ਼ਿਕਾਇਤਾਂ ਪੈਦਾ ਕਰਨ ਵਾਲੀਆਂ ਵਿਰੋਧੀ ਕਾਰਵਾਈਆਂ ਬਹੁਤ ਜ਼ਰੂਰੀ ਹਨ ਕਿਉਂਕਿ ਮਹਿੰਗਾਈ ਜ਼ਮਾਨੇ ਵਿੱਚ ਜੇ ਅਸੀਂ ਅੱਜ ਵੀ ਕਦਮ ਨਹੀਂ ਚੁੱਕਾਂਗੇ,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 ਕਿ ਅਸੀਂ ਖਾਈਏ ਖਾਣ ਖਾਣ ਬਾਰੇ, ਕਿ ਅਸੀਂ ਖਾਈਏ ਦਾਲ ਮਹਿੰਗੀਆਂ ਸ਼ਬਜੀਆਂ ਖਰੀਦੀਏ ਜਾਂ ਨਾ ਖਰੀਦੀਏ ਯੋਜਨਾਵਾਂ ਉੱਪਰ ਵਿੱਚ ਬਲਦੇ ਤੇ ਕੀਮਤਾਂ, ਦੁਕਾਨਾਂ ਖੋਲ੍ਹ ਕੇ ਹਰ ਚੀਜ਼ ਦਾ ਅਧਿਕਤਮ ਮੁੱਲ ਨਿਸ਼ਚਿਤ ਕਰ~ ਚਾਹੀਦਾ ਹੈ ਕਾਬੂ ਕਰਨ ਦੀਆਂ ਵਿਦੇਸ਼ੀ ਸਿੱਕੇ ਦਾ ਬੇਤਹਾਸ਼ਾ ਭੰਡਾਰ ਕਰਨ ਦੇ ਨੂੰ ਅਮਰੀਕਾ ਖਰੀਦਣ ਵਿੱਚ ਖਰਚ ਕਰਨ ਦੀ ਬਜਾਏ, ਵਿਦੇਸ਼ੀ ਸਿੱਕੇ ਦੇ ਬਾਜ਼ਾਰ ਵਿੱਚ ਵੇਚ ਕੇ ਧੰਨ ਪ੍ਰਾਪਤ ਕਰਨਾ ਚਾਹੀਦਾ ਹੈ ਜਿਵੇਂ ਸਮੁੱਚੇ ਤੌਰ 'ਤੇ ਇਹੋ ਕਿਹਾ ਜਾ ਸਕਦਾ ਹੈ ਕਿ ਮਹਿੰਗਾਈ ਵਿੱਚ ਰੋਕ ਪਏ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

ਭੂਮਿਕਾ, ਮਹਿੰਗਾਈ ਕੀ ਹੈ? ਕਿ ਪੰਜ ਵਿੱਚ ਯੋਜਨਾ ਮਹਿੰਗਾਈ, ਘੱਟ ਉਪਾਏ ਉਪਜ, ਅਬਾਦੀ ਵਿੱਚ ਵਾਧਾ, ਭ੍ਰਿਸ਼ਟਾਚਾਰ, ਕੁਦਰਤੀ ਟੈਕਸਟਾਂ ਵਿੱਚ ਵਾਧਾ, ਬੁਰੇ ਪ੍ਰਭਾਵ ਦੂਰ ਦੇ ਉਪਾਅ ਸਾਰ-ਅੰਸ਼ ਵੀ ਭੂਮਿਕਾ ਇਸ ਤਰ੍ਹਾ ਦਾ ਕ~ ਲੋੜਵੰਦਾਂ ਲੈ ਕੇ ਆਉਂਦੀ ਹੈ, ਮਨੁੱਖ ਦੀ ਲੋੜ ਰੋਟੀ, ਕੱਪੜਾ ਆਦਿ ਮਕਾਨ ਹੁੰਦੀ ਹੈ ਅਰਥਸ਼ਾਸਤਰੀ ਦੇ ਅਨੁਸਾਰ ਦੇਸ਼ ਦੇ ਖੁਸ਼ਹਾਲੀ ਲਈ ਹਰ ਇੱਕ ਮਨੁੱਖ ਨੂੰ ਭੋਜਨ ਦੀ ਜ਼ਰੂ੍ਰਤ ਹੈ ਭਾਰਤ ਵਿੱਚ ਕੱਪੜਾ ਮਕਾਨ

ਤੋੜ ਦਿੱਤੇ ਹਨ, ਚੀਜਾਂ ਦੀਆਂ ਕੀਮਤਾਂ ਵਿੱਚ ਇੰਨੇ ਵਾਧੇ ਆ ਰਹੇ ਹਨ ਕਿ ਗਰੀਬ ਆਦਮੀ ਲਈ ਰੋਟੀ ਖਾਣ ਖਾਣੀ ਵੀ ਮੁਸ਼ਕਿਲ ਹੋ ਗਈ ਹੈ ਵਾਧੇ ਦਾ ਰੂਪ ਧਾਰਨ ਕਰਨ ਲਿਆ ਕਰ ਲਿਆ ਹੈ, ਮਹਿੰਗਾਈ ਮਹਿੰਗਾਈ ਅਸਲ ਵਿੱਚ ਕੀ ਹੈ, ਰੋਜ਼ਾਨਾ ਜੀਵਨ ਵਿੱਚ ਜ਼ਰੂਰੀ ਵਸਤਾਂ ਦੇ ਮੁੱਲ ਮੁੱਲ ਇੰਨੇ ਵੱਧ ਗਏ ਹਨ ਜੋ ਕਿ ਦੁਖੀ ਹੋ ਕੇ ਨਹੀਂ ਦ~ ਦੁਖੀ ਹੋ ਕੇ ਦੱਸੇ ਜਾਂਦੇ ਹਨ ਕਈ ਵਾਰ ਤਾਂ ਸ਼ਾਂਤੀ ਵੀ ਭੰਗ ਹੋ ਜਾਂਦੀ ਹੈ ਅੱਜ ਕੱਲ ਤਾਂ ਖੰਡ, ਆਟਾ, ਤੇਲ, ਦਾਲਾਂ, ਗੇਸ ਗੈਸ ਆਦਿ ਪੈਟਰੋਲ ਆਦਿ ਬਹੁਤ ਕੀਮਤਾਂ ਐਨੀਆਂ ਵੱਧ ਗਈਆਂ ਹਨ ਜੋ ਕਿ ਰੋਜ਼ਾਨਾ ਵਰਤੋਂ ਚੀਜ਼ਾਂ ਦੇ ਮੁੱਲ ਵਧਣ ਨੂੰ ਮਹਿੰਗਾਈ ਕਿਹਾ ਜਾਂਦਾ ਹੈ। ਮਹਿੰਗਾਈ ਦਾ ਅਮੀਰੀ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਪਰ ਗਰੀਬ ਨੂੰ ਬਹੁਤ ਫਰਕ ਪੈਂਦਾ ਹੈ ਪੰਜ ਸਾ~ ਭਾਰਤ ਵਿੱਚ ਮਹਿੰਗਾਈ ਦਾ ਸਮੱਸਿਆ ਖ਼ਤਰਨਾਕ ਹੈ ਰੂਪ ਧਾਰਨ ਕਰ ਰਹੀ ਹੈ ਕਰ ਰਹੀ ਹੈ। ਪਹਿਲੀ ਪੰਜ ਸਾਲਾ ਯੋਜਨਾ ਵਿੱਚ ਇਸ ਵਿਰੁੱਧ ਕਦਮ ਚੁੱਕਣਾ ਚਾਹੀਦਾ ਹੈ, ਦੂਜੀ ਪੰਜ ਸਾਲਾ ਯੋਜਨਾ ਵਿੱਚ ਬਾਅਦ ਪਹਿਲਾਂ ਨਾਲੋਂ ਮਹਿੰਗਾਈ ਦਾ ਬੱਤੀ percent ਚਾਰ percent ਘਟਾਉਣਾ ਵਾਧਾ ਹੋਣਾ ਚਾਹੀਦਾ ਹੈ ਤੀਜੀ ਪੰਜ ਸਾਲਾ ਯੋਜਨਾ ਵਿੱਚ ਵੀ ਇਸ ਤਰ੍ਹਾਂ ਦਾ ਚੀਨ ਤੇ ਪਾਕਸਿਤਾਨਾਂ ਦੇ ਹਮਲਿਆਂ ਦੇ ਮਹਿੰਗਾਈ ਵਿੱਚ ਲੱਕ ਤੋੜਨ ਲੱਕ ਲੱਕ ਤੋੜਨ ਤੁੜਾਵਾ ਵਾਧਾ ਕੀਤਾ ਹਰ ਯੋ~ ਹਰ ਯੋਜਨਾਵਾਂ ਤੋਂ ਬਾਅਦ ਕੀਮਤ ਵਿੱਚ ਵਾਧਾ ਨਹੀਂ ਹੁੰਦਾ, ਕੁਦਰਤੀ ਆਫ਼ਤਾਂ, ਭ੍ਰਿਸ਼ਟਾਚਾਰ ਤੇ ਭਿਆਨਕ ਰੂਪ ਵਿੱਚ ਦਿੱਤਾ ਹੈ। ਭਿਆਨਕ ਰੂਪ ਦਿੱਤਾ ਹੈ l

ਇਸ ਕਾਰਨ ਸਾਨੂੰ ਇਹਨਾ ਬਾਰੇ ਵੀ ਸੋਚਣਾ ਚਾਹੀਦਾ ਹੈ, ਜੋ ਵਿਚਾਰੇ ਕਮਾਉਣ ਲਈ ਬੈਠੇ ਹਨ ਜਿੰਨ੍ਹਾ ਨੂੰ ਕਮਾ ਕੇ ਵੀ ਰੋਟੀ ਵੀ ਹਾਸਿਲ ਨਹੀਂਂ ਹੁੰਦੀ, ਜਿਸ ਲਈ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 ਇਹਨਾ ਵਿਚਾਰਿਆਂ ਦਾ ਕੀ ਦੋਸ਼ ਹੈ, ਜੋ ਵਿਚਾਰੇ road 'ਤੇ ਸੌਂਦੇ ਹਨ, ਇਹਨਾ ਨੂੰ ਰੋਟੀ ਵੀ ਨਸੀਬ ਨਹੀਂ ਹੁੰਦੀ, ਇਸ ਲਈ ਸਾਨੂੰ

ਸਬਜੀਆਂ ਦਾ ਕੀਮਤ ਐਨੀ ਵੱਧ ਗਈ ਹੈ, ਗੈਸ ਦੀ ਕੀਮਤ ਐਨੀ ਵੱਧ ਗਈ ਹੈ, ਜੋ ਗਰੀਬ ਆਦਮੀ ਨਹੀਂ ਸਹਾਰ ਸਕਦਾ, ਇਸ ਲਈ ਸਾਨੂੰ ਸਾਡੇ ਦੇਸ਼ ਵਿੱਚ ਮਹਿੰਗਾਈ ਵਿੱਚ ਲਗਾਤਾਰ ਵਾਧੇ ਦੇ ਬਹੁਤ ਸਾਰੇ

ਬੋਝ, ਖਰਾਬ ਮੌਸਮ, ਭ੍ਰਿਸ਼ਟਾਚਾਰ, ਕਾਲੇ ਧਨ ਵਿੱਚ ਬੋਲ, ਬੋਲਬਾਲਾ, ਜਿਸਦੇ ਕਾਰਨ ਇਹ ਸੰਭਾਵਨਾਵਾਂ ਵੀ ਵਧਣ ਕੰਪਨੀਆਂ ਦਾ ਪ੍ਰਵੇਸ਼ ਵੀ ਹੋ ਰਿਹਾ ਹੈ, ਇਸ ਲਈ ਸਾਨੂੰ ਇਹਨਾਂ ਕੰਪਨੀਆਂ ਨੂੰ, ਕੰਪਨੀਆਂ ਤੋਂ, ਕੰਮ ਕਰਕੇ ਵੀ ਸਾਨੂੰ ਰੋਟੀ ਦਾ ਸਮੱਸਿਆ ਫੇਰ ਆ ਰਹੀ ਹੈ ਦੋ ਹਜ਼ਾਰ ਦਸ ਤੱਕ ਬੀਤੇ ਇੱਕ ਸਾਲ ਦੇ ਮੁਕਾਬਲੇ ਖਾਦ ਦੀਆਂ ਕੀਮਤਾਂ ਵਿੱਚ ਛੋਲਾਂ point ਉਨੰਜਾ, ਵਾਧਾ ਹੋਇਆ ਹੈ, ਕੇਵਲ ਇਸ ਵੀ ਇਸ ਸਾਲ ਵਿੱਚ ਦਾਲਾਂ ਦੀਆਂ ਕੀਮਤਾਂ ਵਿੱਚ ਤੇਤੀ percent ਪੈਂਹਠ percent ਦੀ ਕੀਮਤ ਵਿੱਚ, ਇੱਕੀ ਇੱਕੀ point ਦੋ percent ਦੀ ਕੀਮਤ ਵਿੱਚ ਸਤਾਰਾਂ percent ਆਲੂਆਂ ਦੀ ਕੀਮਤ ਵਿੱਚ ਅਤੇ ਤੀਹ percent ਤੀਹ percent ਪਿਆਜ਼ ਦੀ ਕੀਮਤ ਵਿੱਚ, ਚੌਲਾਂ ਦੀਆਂ ਕੀਮਤਾਂ ਵਿੱਚ ਸੱਤ point ਸੱਤ point ਬਹੱਤਰ percent ਅਤੇ ਅਨਾਜ ਦੀ ਕੀਮਤ ਵਿੱਚ ਛੇ point ਸੈਂਤੀ percent ਵਾਧਾ ਹੋਇਆ ਹੈ, ਇਸ ਤੋਂ ਇਲਾਵਾ ਬਿਜਲੀ, ਗੈਸ, ਪੈਟਰੋਲ ਤੇ ਡੀਜ਼ਲ

ਮੁਸ਼ਕਿਲਾਂ ਐਨੀਆਂ ਵੱਧ ਰਹੀਆ ਹਨ, ਜਿਵੇਂ ਹੋਈ ਸਰਕਾਰ ਤੋਂ ਪਹਿਲਾਂ ਬੈਂਕਾਂ ਵਿੱਚ ਦਰਾਂ ਦੇ ਵਾਧੇ ਦੀ ਰਸਤਾ ਖੋਲ੍ਹ ਕੇ ਦਿੱਤਾ, ਜਿਸ ਨਾਲ ਬੈਂਕਾਂ ਤੋਂ ਕਰਜ਼ਾ ਲੈਣ ਵਧੇਰੇ, ਔਖਾ ਹੋ ਗਿਆ ਥਾ ਇਸ ਵਿਕਾਸ ਵਿੱਚ ਰਫਤਾਰ ਮੱਧਮ ਹੋ ਗਈ ਹੈ, ਆਮ ਲੋੜਾਂ ਦੀਆਂ ਚੀਜ਼ਾਂ ਦੀਆਂ ਵੱਧ ਰਹੀਆਂ ਕੀਮਤਾਂ ਵਿੱਚ ਕਰਜ਼ਈ ਲੋਕ ਬੈਂਕਾਂ ਦੇ ਕਰਜ਼ੇ ਮੋੜਨ ਤੋਂ ਅਸਮਰੱਥ ਹੋਣ ਲੱਗੇ ਜਿਸ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਣ ਲੱਗ ਗਈਆਂ ਤੇ ਨਤੀਜੇ ਵਜੋਂ ਲੋਕ ਵਿੱਚ ਵਧਣ ਲੱਗੀ ਜਿਹਨਾਂ ਵਿੱਚੋਂ ਕਈ ਲੁੱਟ ਖੋਹ ਦੇ ਰਾਹ ਤੁਰਨ ਲੱਗੇ ਤੇ ਕਈ ਆ~ ਆਤਮ ਹੱਤਿਆ ਕਰਨ ਲੱਗੇ, ਹੁਣ ਵਿਸ਼ਵ ਮੰਦਵਾੜੇ ਭੇਭੀਤ ਹੋ ਕੇ ਸਰਕਾਰ ਦੇ ਦੇ ਦਰਾਂ ਵਿੱਚ, ਹੈ ਮੈਂ ਸੱਤਰ sector ਦਾ ਰਹਿਣ ਵਾਲਾ ਹਾਂ ਵਿ~ ਵਿੳਕਤੀ ਹਾਂ ਤੇ ਮੈਂ ਮੁਹਾਲੀ ਦੇ ਵਿੱਚ sector ਸੱਤਰ ਦੇ ਵਿੱਚ ਰਹਿੰਦਾ ਹਾਂ ਤੇ ਮੁਹਾਲੀ ਦਾ ਪ੍ਰਦੂਸ਼ਣ ਬਹੁਤ ਵੱਧ ਗਿਆ ਹੈ, ਤੇ ਪਿੰਡਾਂ ਦੇ ਵਿੱਚ ਪਿੰਡਾਂ ਵਿੱਚ ਖੇਤ ਇੱਥੇ ਵਿੱਚ ਬਿਲਡਿੰਗਾਂ ਬਣ ਗਈਆਂ ਨੇ, ਤੇ ਪਹਿਲੇ ਜੰਗਲ ਹੁੰਦਾ ਸੀ ਉਰੇ ਸਾਰਾ ਤੇ ਹੁਣ ਸਾਰਾ ਸਾਰੀਆਂ ਬਿਲਡਿੰਗਾਂ ਉੱਚੀਆਂ ਉੱਚੀਆਂ ਇਮਾਰਤਾਂ ਬਣ ਚੁੱਕੀਆਂ ਹਨ, ਤੇ ਪ੍ਰਦੂਸ਼ਣ ਬਹੁਤ ਹੋ ਚੁੱਕਾ ਹੈ ਇੱਥੇ ਤੇ ਆਪਣਾ ਇੱਥੇ ਮੈਂ ਇਸ ਪਹਿਲਾਂ ਇੱਥੇ ਕਬੂਤਰ ਰੱਖੇ ਹੋਏ ਸੀ ਕਬੂਤਰਾਂ ਕਬੂਤਰ ਉੱਡ ਜਾਂਦੇ ਸੀ ਕਬੂਤਰਾਂ ਨੂੰ ਬਿਲਡਿੰਗ ਤੇ ਬੈ~ ਬੈਠਣਾ ਪੈਂਦਾ ਸੀ ਹਾਰ ਕੇ ਕਿਉਂਕਿ ਇੱਥੇ ਬਹੁਤ ਉੱਚੇ ਉੱਚੇ ਇਮਾਰਤਾਂ ਦੇ ਪੰਛੀਆਂ ਨੂੰ ਬਹੁਤ ਹਨ ਤੇ ਬਹੁਤ ਬੜੇ ਬੜੇ tower ਵੀ ਲਾ ਦਿੱਤੇ ਗਏ ਹਨ ਚਿੱੜੀਆਂ ਚਿੱੜੀਆਂ ਚਿੱੜੀਆਂ ਬਹੁਤ ਮਰ ਚੁੱਕੀਆਂ ਹਨ ਅਤੇ ਮੁਹਾਲੀ ਆਹ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਇੱਥੇ ਪਹਿਲਾਂ ਖੇਤ ਹੀ ਖੇਤ ਹੁੰਦੇ ਸੀ ਤੇ ਹੁਣ tower ਬਿਲਡਿੰਗਾਂ ਬਹੁਤ ਬਹੁਤ ਵੱਡੇ ਮਾਲ ਬਣ ਚੁੱਕੇ ਹਨ ਪ੍ਰਦੂਸ਼ਣ ਪ੍ਰਦੂਸ਼ਣ ਵੀ ਬਹੁਤ ਹੋ ਗਿਆ ਹੈ ਇੰਨੇ ਵੱਡੇ ਵੱਡੇ ਫਲੈਟ ਬਣ ਚੁੱਕੇ ਹਨ l ਇੱਥੇ ਫਲੈਟ ਵਿੱਚ ਬਹੁਤ ਬਾਹਰੋਂ ਬਾਹਰੋਂ ਬੰਦੇ ਰਹਿਣ ਆ ਗਏ ਆ, ਰਹਿਣ ਆ ਰਹੇ ਨੇ ਠੀਕ ਹੈ ਬ~ ਬਹੁਤ ਜ਼ਿਆਦਾ ਜ਼ਿਆਦਾ ਕਿਰਾਏ ਕਰ ਦਿੱਤੇ ਲੱਖ ਲੱਖ ਰੁਪਇਆ ਕਿਰਾਇਆ ਕਰ ਦਿੱਤਾ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 ਇੱਥੇ ਤਾਂ ਬਹੁਤ ਤੰਗ ਕਰਦੇ ਹਨ ਬਹਿੰਦੇ ਨੇ ਉੱਥੇ ਜਾ ਕੇ ਬਿਲਡਿੰਗਾਂ ਬੁਲਡਿੰਗਾਂ ਦੇ ਉੱਪਰ ਬਹਿ ਜਾਂਦੇ ਆ ਹੁਣ ਫਿਰ ਆਪਾਂ ਪਿੰਡ ਵਿੱਚ ਜਗ੍ਹਾ ਲੈ ਕੇ ਉੱਥੇ ਖੁੱਡੇ ਖਾਡੇ ਪਾ ਕੇ ਕਬੂਤਰ ਰੱਖੇ ਹਨ, ਤੇ ਅਸੀਂ ਉੱਥੇ ਹੀ ਉਡਾਉਂਦੇ ਹਾਂ ਤੇ ਉੱਥੋਂ ਦੀ ਬਾਜੀਆਂ ਛੱਡ ਕੇ ਬਾਜੀਆਂ ਬੂਜੀਆਂ ਫਿਰ ਉੱਥੇ ਹੀ ਛੱਡਦੇ ਹਾਂ ਤੇ ਇੱਥੇ ਆਪਣੇ ਮੁ~ ਪੰਜਾਬ ਦੇ ਵਿੱਚ ਫਿਰੋਜ਼ਪੁਰ ਵਿੱਚ ਪਤੰਗਬਾਜ਼ੀ ਦਾ ਬਹੁਤ ਕਰੇਜ ਵੱਧ ਚੁੱਕਾ ਹੈ ਜਿਸ ਨਾਲ ਡੋਰ ਹੁੰਦੀ ਹੈ ਜਿਹੜੀ ਉਹਦੇ ਨਾਲ ਕਈ ਪੰਛੀ ਮਰਦੇ ਹਨ, ਕਈਆਂ ਦੇ ਗਲੇ ਵੱਡ ਜਾਂਦੇ ਹਨ ਠੀਕ ਹੈ ਤੇ ਇੱਕ ਇੱਕ ਦਿਨ ਵਿੱਚ ਸੌ ਸੌ ਡੇਢ ਡੇਢ ਸੌ ਪਤੰਗ ਉੱਡਦੀ ਹੈ ਛੋਟੇ ਜਿਹੇ ਸ਼ਹਿਰ ਵਿੱਚ ਤੇ ਪੰਛੀਆਂ ਨੂੰ ਉੱਡਣਾ ਉੱਡਣ ਵਿੱਚ ਬਹੁ ਤ ਮੁਸ਼ਕਲ ਹੁੰਦੀ ਹੈ ਤੇ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 ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਚਾਈਨੀਜ ਡੋਰ ਬੰਦ ਕੀਤੀ ਜਾਵੇ ਤੇ ਪਤੰਗ ਸਿੰਪਲ ਧਾਗੇ ਨਾਲ ਉੱਡਾਈ ਜਾਵੇ ਤੇ ਆਪਣੇ ਪੰਜਾਬ ਪੰਜਾਬ ਵਿੱਚ ਮੁਹਾਲੀ ਵਿੱਚ ਹੋਰ ਬਿਲਡਿੰਗਾਂ ਨਾ ਬਣਾਈ ਜਾਣ ਉੱਚੀ ਉੱਚੀ ਇਮਾਰਤਾਂ ਕਰੇ ਪੰਛੀ ਵੀ ਬਹੁਤ ਤੰਗ ਹੁੰਦੇ ਹਨ,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 ਤੇ ਆਪਣੇ ਪਹਿਲਾਂ ਵਾਲੇ ਬਜ਼ੁਰਗ ਸੌ ਸੌ ਡੇਢ ਦੋ ਸੌ ਇੱਕ ਸੌ ਵੀਹ ਵੀਹ ਸਾਲ ਜਿਉਂਦੇ ਸੀ, ਤੇ ਅੱਜ ਕੱਲ੍ਹ ਦੇ ਸੱਤਰ ਸੱਤਰ ਸਾਲ ਹੀ ਉਮਰਾਂ ਰਹਿ ਚੁੱਕੀਆਂ ਹਨ ਪਹਿਲਾਂ ਇੱਥੇ ਬਹੁਤ ਹੁਣ ਇੱਥੇ ਤਾਂ ਬਹੁਤ ਪਾਰਕਾਂ ਖਾਲੀ ਪਹਿਲਾਂ ਖੇਤ ਹੁੰਦੇ ਸੀਗੇ ਸੁੱਧ ਹਵਾ ਹੁੰਦੀ ਸੀ ਤੇ ਖੇਤਾਂ ਖੇਤਾਂ ਵਿੱਚ ਸੁੱਧ ਹਵਾ ਲੱਗਦੀ ਸੀ ਤੇ ਹੁਣ ਇੱਥੇ ਵੱਡੀਆਂ ਬਿਲਡਿੰਗਾਂ ਪਾਰ~ ਪਾਰਕਾਂ ਪੂਰਕਾਂ ਵੀ ਬਣਾ ਦਿੱਤੀਆਂ ਬਹੁਤ tower ਲਗਾ ਦਿੱਤੇ ਤੇ ਬਹੁਤ ਉੱਚੀਆਂ ਉੱਚੀਆਂ ਪੱਚੀ ਪੱਚੀ ਤੀਹ ਤੀਹ ਮੰਜਿਲੀਆਂ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ ਹਨ ਇੱਕ ਹੋਰ ਗੱਲ ਆਪਣੇ ਪੰਜਾਬ ਵਿੱਚ ਕਬੁਤਰ ਬਾਜ਼ੀ ਦਾ ਕਰੇਜ ਵੀ ਬਹੁਤ ਵੱਧ ਚੁੱਕਿਆ ਹੈ ਜਿਸ ਨਾਲ ਗ~ ਪਿੰਡਾਂ ਵਿੱਚ ਜਾ ਕੇ ਕਬੂਤਰ ਛੱਡਦੇ ਹਨ ਕਬੂਤਰਾਂ ਨੂੰ ਕਈ ਇਨਸਾ~ ਬੰਦੇ ਨਸ਼ੇ ਵੀ ਲਾਉਂਦੇ ਹਨ, ਇਹ ਬਹੁਤ ਗ਼ਲਤ ਗੱਲ ਹੈ ਇੱਕ ਪੰਛੀ ਨੂੰ ਇਵੇਂ ਨਸ਼ਾ ਲਾਉਣਾ

ਸਰਦੀਆਂ ਵਿੱਚ ਇੱਥੇ ਇੱਕ ਬਾਜ਼ ਹੁੰਦਾ ਹੈ ਉਹ ਬਾਜ਼ ਚੁੱਕ ਲੈ ਜਾਂਦਾ ਹੈ ਉਹਨੂੰ ਇਸ ਕਰਕੇ ਗਰਮੀਆਂ ਵਿੱਚ ਅਹ ਗਰਮੀਆਂ ਗਰਮੀਆਂ ਵਿੱਚ ਹੀ ਹੁੰਦੀ ਹੈ ਸਰਦੀਆਂ ਵਿੱਚ ਨਹੀਂ ਕਰਵਾਈ ਜਾਂਦੀ। ਹੁਣ ਅੱਜ ਕੱਲ੍ਹ ਦੇ ਜਵਾਕ ਜਿਹੜੇ ਹੈਗੇ ਹੈ, ਪਹਿਲਾਂ ਆਪਾਂ ਖੇਡਦੇ ਸੀ ਗੁੱਲੀ ਡੰਡਾ ਬੰਟੇ ਖੇਡਦੇ ਸੀ ਆਪਾਂ ਅੱਜ ਕੱਲ੍ਹ ਦੇ ਜਵਾਕ ਫ਼ੋਨਾਂ ਵਿੱਚ ਹੀ ਬੜੇ ਰਹਿੰਦੇ ਹੈ phone ਹੀ ਚਲਾਈ ਜਾਂਦੇ ਹੈ ਸਾਰਾ ਦਿਨ phone phone ਉਹਨਾਂ ਨੂੰ ਬਾਹਰ ਦੀ ਦੁਨੀਆਂ ਦਾ ਪਤਾ ਹੀ ਨੀ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 ਪਹਿਲੇ ਵਾਲਾ ਪੰਜਾਬ ਮੁੜ ਕੇ ਨਹੀਂ ਆਉਣਾ ਤੇ ਅੱਖਾਂ ਊਖਾਂ ਖਰਾਬ ਕਰਵਾ ਲਈਆਂ ਉਹਨਾਂ ਨੇ ਪਹਿਲਾਂ ਸਾਰੇ ਬੈਟ ਬਾਲ ਹੁਣ ਤਾਂ ਕੁਛ ਬੈਟ ਵੀ ਨੀ ਖੇਲਦਾ ਸਾਰੇ phone ਦੇ ਵਿੱਚ ਹੀ ਬੜੇ ਰਹਿੰਦੇ ਹਨ, ਘਰੋਂ ਬਾਹਰ ਹੀ ਨੀ ਨਿਕਲਦੇੇ phone 'ਚ ਬੜੇ ਰਹਿੰਦੇ ਸਾਰਾ ਦਿਨ phone 'ਚ ਜੇ ਆਪਣੇ ਇੱਥੇ ਆਪਾਂ ਮਰਿੰਡੇ ਕੋਲ ਇੱਕ ਨਹਿਰ ਹੈ ਅਸੀਂ ਗਰਮੀਆਂ ਵਿੱਚ ਉੱਥੇ ਨਹਾਉਣ ਜਾਂਦੇ ਹਾਂ ਨਹਾਉਣ 'ਚ ਬਹੁਤ ਆਨੰਦ ਆਉਂਦਾ ਹੈ ਤੇ ਪਿੱਛਲੀ ਵਾਰ ਉੱਥੇ ਮੈਂ ਡੁੱਬ ਗਿਆ ਸੀ ਡੁੱਬ ਅਹ ਥੋੜ੍ਹਾ ਬਹੁਤ ਮੈਨੂੰ ਤੈਰਨਾ ਆਉਂਦਾ ਸੀ ਇਸ ਕਰਕੇ ਬਚ ਗਿਆ ਨਹੀਂ ਤਾਂ ਮੈਂ ਡੁੱਬ ਗਿਆ ਸੀ ਉੱਥੇ ਨਹਾਉਣਾ ਹੈ ਗਹਿਰੇ 'ਚ ਨਾ ਨਹਾਓ ਜਿਸ 'ਚ ਤੁਹਾਡੇ ਪੈਰ ਜ਼ਮੀਨ ਤੇ ਲੱਗ ਜਾਣ ਉਹ ਉਹ ਜਿਹੀ ਉਹ ਜਿਹੀ ਜਗ੍ਹਾ ਤੇ ਨਹਾਓ ਜ਼ਿਆਦਾ ਡੂੰਘੇ 'ਚ ਨਹਾਓਗੇ ਕਈ ਵਾਰ ਕੁਛ ਪਤਾ ਵੀ ਨੀ ਹੁੰਦਾ ਤੈਰਨੇ ਵਾਲਾ ਬੰਦਾ ਵੀ ਡੁੱਬ ਜਾਂਦਾ ਹੈ ਠੀਕ ਹੈ ਜੀ ਤੈਰਨੇ ਵਾਲਾ ਬੰਦਾ ਵੀ ਡੁੱਬ ਜਾਂਦਾ ਹੈ ਪਾਣੀ ਦਾ ਕੁਛ ਨਹੀਂ ਪਤਾ ਕਿੱਧਰੋਂ ਨੀਚੇ ਨੂੰ ਲੈ ਜਾਏ ਫਿਰ ਬੰਦਾ ਵੀ ਨੀ ਮਿਲਦਾ ਐਵੇਂ ਇਹ ਜਿਹੇ ਹਾਲਾਤ ਵਿੱਚ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 ਕਿਉਂਕਿ ਉਹ ਦੋ ਹਜ਼ਾਰ ਦਸ ਵਿੱਚ ਬ~ ਆਖ਼ਰੀ ਮਾਡਲ ਤੱਕ ਆਏ ਸੀ ਉਹ ਬੰਦ ਹੋ ਗਏ ਸੀ ਜਿਸ ਕਰਕੇ ਉਹਨਾਂ ਨੂੰ ਹੁਣ ਤਿਆਰ ਕਰਕੇ ਬਹੁਤ ਮਹਿੰਗੇ rate ਵਿੱਚ ਵੇਚਿਆ ਜਾ ਰਿਹਾ ਹੈ ਤੇ ਉਸਦਾ ਸ਼ੌਂਕ ਵੀ ਬਹੁਤ ਅੱਜ ਕੱਲ੍ਹ ਦੇ ਮੁੰਡਿਆਂ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਹੈ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 ਵੱਧ ਜਾਂਦੇ ਨੇ ਉੱਥੇ ਤੇ ਆਪਣਾ ਜਾਮੇ ਜਾਮੇ ਦੀ ਬਹੁਤ demand ਹੋ ਗਈ ਹੈ ਹੁਣ ਹੁਣ ਤਾਂ ਇਹ ਉਹ ਉਹਦੀ ਉਹਦਾ ਮੁਕਾਬਲਾ ਤੋਂ ਜ਼ਿਆਦਾ ਹੈ

ਅੱਜ ਕੱਲ੍ਹ ਉਹ ਮਿਲਣੇ ਬਹੁਤ ਘੱਟ ਗਏ ਹਨ ਮਿਲਣੇ ਬੰਦ ਹੋ ਗਏ ਹਨ ਉਸ ਉਸਦੇ ਪਿੱਛੇ ਵੀ ਬਹੁਤ ਦੁਨੀਆਂ ਦੀਵਾਨੀ ਹੋ ਚੁੱਕੀ ਹੈ ਤੇ ਆਪਣਾ

ਉੱਥੇ ਵੀ ਜਾ ਕੇ ਅਸੀਂ ਲੈ ਸਕਦੇ ਹਾਂ ਬੁਲਟ ਤੇ ਹੁਣ ਤਾਂ ਬਹੁਤ ਜ਼ਿਆਦਾ ਖੁੱਲ ਗਈਆਂ ਹਨ, ਇਸਟਾਗ੍ਰਾਮ ਤੇ ਵੀ ਉਹ ਰੀਲਾਂ ਪਾਉਂਦੇ ਹਨ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣੇ ਆਪਣੇ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 ਉਨੂੰ ਪੇਂਟ ਪੂੰਟ ਕਰਵਾ ਕੇ ਮੋਟੇ ਟੈਰ ਪਵਾ ਕੇ ਮੁੰਡੇ ਤੈਆਰ ਕਰਵਾਉਦੇ ਹਨ l ਤੇ ਅੱਜ ਕੱਲ੍ਹ ਵੀ ਹੁਣ ਹੁਣ ਗਰਮੀਆਂ ਵਿੱਚ ਕਬੂਤਰ ਬਾਜ਼ੀ ਆਉਣੇ ਵਾਲੀ ਹੈ ਆਉਣ ਵਾਲੀ ਹੈ ਲੋਕਾਂ ਨੇ ਹੁਣ ਸਾਰਿਆਂ ਨੇ ਤਿਆਰ ਕਰ ਲੈਣੇ ਆਪਣੇ ਕਬੂਤਰ ਤੇ ਗਰਮੀਆਂ 'ਚ ਤਿਆਰ ਹੋ ਬਾਜੀਆਂ ਹੋ ਗਈਆਂ ਸ਼ੁਰੂ ਆਪਾਂ ਅਪ੍ਰੈ~ ਅਪ੍ਰੈਲ ਤੋਂ ਬਾਅਦ main ਬਾਜ਼ੀਆਂ ਚੱਲਦੀਆਂ ਹਨ, ਜਿਹੜੀ ਵਧੀਆ ਬਾਜ਼ੀਆਂ ਹਨ ਉਹ ਅਪ੍ਰੈਲ ਤੋਂ ਬਾਅਦ ਹੀ ਚੱਲਦੀਆਂ ਹਨ ਪੰਤਾਲੀ ਛਿਆਲੀ degree temperature ਹੁੰਦਾ ਹੈ ਇਸ ਕਰਕੇ ਲੱਗ ਜਾਂਦਾ ਹੈ ਪਤਾ ਵੀ ਕਿਸਦਾ ਕਬੂਤਰ ਜ਼ਿਆਦਾ ਉੱਡਦਾ ਹੈ, ਜਿਸਦਾ ਕਬੂਤਰ ਜ਼ਿਆਦਾ ਉੱਡਦਾ ਹੈ ਉਹਨੂੰ ਪੰਜ ਲੱਖ ਛੇ ਲੱਖ ਦਾ ਵੀ ਇਨਾਮ ਦਿੱਤਾ ਜਾਂਦਾ ਹੈ ਤੇ ਨਾਲ ਗੱਡੀ ਤੇ ਮੋਟਰ ਸਾਈਕਲ ਵੀ ਦਿੱਤੇ ਜਾਂਦੇ ਹਨ Hello ਸਤਿ ਸਿਰੀ ਅਕਾਲ ਵਿਚਾਰ customer care service ਵਿੱਚ ਤੁਹਾਡਾ ਸਵਾਗਤ ਹੈ ਮੈਂ ਆਰਤੀ ਗੱਲ ਕਰ ਰਹੀ ਹਾਂ ਦੱਸੋ ਮੈਂ ਤੁਹਾਡੀ ਕਿੱਦਾਂ ਦੀ ਮਦਦ ਕਰ ਸਕਦੀ ਹਾਂ sir ਤੁਸੀਂ ਕੀ ਹੁਣ ਮੈਨੂੰ ਸੁਣ ਪਾ ਰਹੇ ਹੋ Hello hello ਸਤਿ ਸਿਰੀ ਅਕਾਲ ਵਿਚਾਰ customer care service ਵਿੱਚ ਤੁਹਾਡਾ ਸਵਾਗਤ ਹੈ ਮੈਂ ਆਰਤੀ ਗੱਲ ਕਰ ਰਹੀ ਹਾਂ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਹਾਂ sir

sir ਜੇ ਤੁਹਾਡਾ Signal ਆਣ ਲੱਗੂਗਾ ਚੰਗੀ ਤਰ੍ਹਾਂ ਤਾਂ ਵੀ ਕੀ ਤੁਸੀ number port ਕਾਰਵਾਓਗੇ sir ਸਾਡੇ ਕੁਝ ਨਵੇਂ packages ਹਨ two gb ਹੋਵੇਗਾ

sir ਕੀ ਮੈ ਤੁਹਾਡਾ ਨਾਮ ਜਾਣ ਸਕਦੀ ਹਾਂ ਆਹ ਤੁਹਾਡੀ complaint register ਕਰਨ ਦੇ ਵਾਸਤੇ ਚਾਹੀਦਾ ਤੁਹਾਡਾ ਨਾਮ ਓਮਕਾਰ ਜੀ ਕੀ ਤੁਸੀਂ ਮੈਨੂੰ ਆਪਣਾ registered ਨੰਬਰ ਦੱਸੋਂਗੇ sir ਮੈਨੂੰ ਤੁਹਾਡੀ email id ਦੀ ਲੋੜ ਹੈ ਤੁਸੀਂ ਆਪਣੀ email ID ਦੱਸੋ ਓਮਕਾਰ ਜੀ ਜਿਵੇਂ ਕਿ ਮੈਂ ਦੇਖ ਪਾ ਰਹੀ ਹਾਂਅਹ ਤੁਹਾਡੀਆਂ ਦੋ ਤਿੰਨ complaint ਸਾਡੇ ਕੋਲ ਹਨ ਅਤੇ ਤੁਸੀਂ ਬੇਫਿਕਰ ਰਹੋ ਅਸੀਂ ਇਸਨੂੰ forward ਕਰ ਦਿੰਦੇ ਹਾਂ

ਠੀਕ ਹੈ ਸਰ thank you ਅਹ sir ਜਿਂਵੇ ਕੀ ਮੈਂ ਵੇਖ ਪਾ ਰਹੀ ਹਾਂ ਤੁਹਾਡੀ location ਅਸੀਂ ਲੋਕਾਂ ਨੇ engineer team ਭੇਜ ਦਿੱਤੀ ਹੈ ਇਹ ਲੋਕ ਇਕ ਦਿਨ ਵਿਚ ਆ ਜਾਣਗੇ ਹੋਰ ਤੁਹਾਡੀ ਪਰੇਸ਼ਾਨੀ ਦਾ ਹਲ ਕਡਣ ਦੀ ਕੋਸ਼ਿਸ਼ ਕਰਨਗੇ calling packagesinternet packagesmixed packages ok package five hundred rupees unlimited smsunlimited calling